ਠੀਕ ਹੈ ਜੇ ਤੇ ਬੰਦਾ ਤੇਰਾ ਵਾਕਫ਼ ਹੋਏਗਾ, ਜੇ ਤੂੰ ਕਿਸੇ ਲੱਲੂ ਪੰਜੂ ਦੇ ਹੱਥ ਨਹੀਂ ਲੱਗੀ ਠੀਕ ਹੈ ਸਿੱਧੀ ਗੱਲ ਦੱਸਾਂ ਆਏਂ ਅੱਜ ਕੱਲ੍ਹ ਨਾ ਬਾਹਰ ਜਾਣ ਦਾ ਬਹੁਤ scope ਹੋ ਗਿਆ ਹੈਗਾ ਹੈ ਤੇ ਲੋਕੀ ਹਰ ਕੋਈ ਦੂਸਰਾ ਬੰਦਾ ਠੱਗੀ ਕਰਿਆ ਕਰਦਾ ਹੈਗਾ ਹੈ, ਜੇ ਤੇਰੇ ਹੱਥ ਹਾਂ ਜੇ ਤੂੰ ਕਿਸੇ ਠੱਗੀ ਵਾਲੇ ਬੰਦੇ ਦੇ ਹੱਥ ਨਹੀਂ ਲੱਗੀ ਤੇ ਤੂੰ ਮਜ਼ੇ ਨਾਲ ਬਾਹਰ ਜਾ ਸਕਦੀ ਹੈ, ਫਿਰ ਉਹਨੇ ਪਤਾ ਕੀ ਕਰਨਾ ਹੈ, ਪਹਿਲੇ ਤੇਰੀ offer letter ਮੰਗਵਾਉਣੀ ਹੈ offer letter ਜਿਹੜੀ ਹੈਗੀ ਹੈ, ਉਹ free of cost ਹੁੰਦੀ ਹੈਗੀ ਹੈ ਠੀਕ ਹੈ ਉਹ,

ਤੇ ਇੱਕ offer letter ਦਾ ਦਸ ਹਜ਼ਾਰ ਰੁਪਇਆ ਖ਼ਰਚਾ ਆਉਂਦਾ ਹੈ, ਤੇ ਤੂੰ ਕੀ ਕਰਨਾ ਹੈ ਇੰਨੇ ਵੱਡੇ offer letter ਮੰਗਵਾ ਕੇ, ਤੂੰ ਇੱਕ ਹੀ offer letter ਮੰਗਵਾ ਇੱਕੋ ਵਾਰੀ ਟਕਾ ਕੇ ਇੱਕ ਜਗ੍ਹਾ ਤੇ ਕਰ ਹਾਂ ਤੂੰ ਅੱਛੀ ਜਗ੍ਹਾ ਤੋਂ file ਲਵਾਈ, ਮੈਂ ਤੈਨੂੰ file ਵੀ ਦੱਸਾਂਗੀ ਤੂੰ ਕਿਹਦੇ ਕੋਲ ਜਾ ਕੇ ਪੂਰਾ ਪਤਾ ਕਰਕੇ ਆਈ। ਤੇ ਦੂਸਰੇ number ਤੇ ਤੂੰ ਲੈ ਲਾ ਕਿ ਜਿਵੇਂ ਕਿ ਇੱਕ ਵਾਰੀ ਆ ਗਈ offer letter ਉਸ ਤੋਂ ਬਾਅਦ ਤੂੰ ਕਰਨੀ ਹੈ embassy fees pay embassy fees ਵਿੱਚ ਪਤਾ ਕੀ ਹੋਣਾ ਹੈਗਾ ਹੈ, ਤੇਰੇ ਨਾ total ਕਰਕੇ ਨਾ ਉਹ ਪੈਂਤੀ ਅਹ ਪੈਂ~ ਤੀਹ ਤੋਂ ਨਹੀਂ ਤੇਤੀ ਤੋਂ ਲੈ ਕੇ ਪੈਂਤੀ ਹਜ਼ਾਰ ਤੱਕ ਤੇਰੀ embassy fees ਜਾਣੀ ਹੈ ਠੀਕ ਹੈ ਤੇ ਤੂੰ ਕਰਨਾ ਆਸਟ੍ਰੇਲੀਆ ਵਾਸਤੇ apply ਤੇ ਆਸਟ੍ਰੇਲੀਆ ਵਾਸਤੇ ਤੈਨੂੰ ਪਤਾ ਹੈ funds requirement ਜ਼ਿਆਦਾ ਹੁੰਦੀ ਹੈ, ਤਾਂ ਆਸਟ੍ਰੇਲੀਆ ਵਾਸਤੇ ਤੂੰ ਸੋਚ ਲੈ ਕਿ ਤੈਨੂੰ ਕਮ ਸੇ ਕਮ ਵੀ ਪੱਚੀ ਤੋਂ ਤੀਹ ਹਜ਼ਾਰ ਰੁਪਇਆ funds ਚਾਹੀਦੇ ਹੀ ਚਾਹੀਦੇ ਹੈਗੇ ਆ ਠੀਕ ਹੈ ਅਗਰ ਤੇਰੇ ਕੋਲ ਪੱਚੀ ਤੋਂ ਤੀਹ ਹਜ਼ਾਰ ਰੁਪਇਆ ਨਹੀਂ ਨਾ ਹੈਗਾ, ਤੇ ਮੈਂ ਤੈਨੂੰ ਇੱਕ ਸਲਾਹ ਦੇਵਾਂਗੀ ਜਿੱਦਾਂ ਕਿ ਤੂੰ ਦੱਸਿਆ ਸੀਗਾ ਨਾ ਕਿ ਤੇਰੇ ਪਾਪਾ ਦੀ ਪੈਲੀਆਂ ਹੈਗੀਆਂ ਜ਼ਮੀਨ ਬੜੀ ਹੈਗੀ ਹੈ, ਠੀਕ ਹੈ ਤੇ ਮੈਨੂੰ ਤੇਰੇ ਪਾਪਾ ਨਾਲ ਗੱਲ ਹੋਈ ਸੀਗੀ ਜਦੋਂ ਮੈਂ ਬਾਹਰ ਜਾਣਾ ਸੀਗਾ ਤੇ ਤੇਰੇ ਪਾਪਾ ਨੇ ਮੈਨੂੰ ਬੋਲਿਆ ਸੀਗਾ ਕਿ ਮੈਨੂੰ ਤੇ ਹਰਜੋਤ ਦੀ ਕੋਈ tension ਹੈਨੀ ਹੈ, ਮੇਰੇ ਕੋਲ ਪੈਲੀ ਹੈਗੀ ਹੈ, ਮੈਂ ਭਾਵੇਂ ਵੇਚ ਵੀ ਦਊਂਗਾ ਉਹਨੂੰ ਬਾਹਰ ਭੇਜਣ ਵਾਸਤੇ,

ਤੇ ਤੂੰ ਖੁੱਦ ਸੋਚ ਅਗਰ ਤੇਰੀ ਤੇਰੀ ਪੈਲੀ ਹੈਗੀ ਸਿਰਫ਼ ਸਿਰਫ਼ ਉੱਥੇ ਸਿਰਫ਼ paper ਦਿਖਾਉਣੇ ਹੈ ਤੇ ਤੈਨੂੰ ਨਾ study ਮਿਲ ਜਾਣਾ ਹੈ, ਤੇ ਤੂੰ ਉਹ loan ਪਤਾ ਹੈ ਕਿੱਦਾਂ ਦੇਣਾ ਹੈਗਾ ਹੈ, ਮੈਂ ਕਹਿੰਦੀ ਹਾਂ ਆਪਣੀ qualification ਕਰਨ ਤੋਂ ਬਾਅਦ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਤੱਕ ਤੈਨੂੰ job ਨੀ ਲੱਗਦੀ ਉਦੋਂ ਤੱਕ ਉਹਨਾਂ ਨੇ ਤੇਰੇ ਕੋਲੋਂ ਪੈਸੇ ਨੀ ਮੰਗਣਾ ਉਹ ਸਹੀ ਨੀ, ਠੀਕ ਹੈ ਤੇ ਤੇਰੇ ਪਾਪਾ ਦੀ ਪੈਲੀ ਵੀ ਬਚੀ ਰਹਿਣੀ ਹੈ, ਤੇ ਬਾਅਦ ਵਿੱਚ ਦੇਖ ਲਈਂ, ਬਾਅਦ 'ਚ ਦੀ ਬਾਅਦ ਵਿੱਚ ਦੇਖੀ ਜਾਏਗੀ। ਕਿਉਂਕਿ ਦੇਖ ਜਿਹੜਾ ਬਾਹਰ ਜਾਂਦਾ ਬੰਦਾ ਕਦੇ ਖੱਝਲ ਨੀ ਹੁੰਦਾ, ਤੂੰ ਕਮਾ ਕੇ ਕੁਛ ਤੇ ਭੇਜੇਂਗੀ ਨਾ ਤੂੰ ਜ਼ਿਆਦਾ ਨੀ ਤੇ ਤੂੰ ਤੈਨੂੰ ਪਤਾ ਤੇਰੇ ਪਾਪਾ ਦਾ business set ਹੈਗਾ ਤੇ ਤੂੰ ਘਰ ਕਿਉਂ ਭੇਜਣੇ ਹੈ ਪੈਸੇ ਤੂੰ ਸਿੱਧੇ ਆਪਣੇ ਪੈਸੇ ਜੋੜੀ ਚੱਲ loan ਵਾਸਤੇ ਸਾਰੇ loan ਬਾਅਦ ਵਿੱਚ ਉਤਾਰ ਦੇਈਂ। ਤੇ ਮੈਂ ਤੈਨੂੰ ਦੱਸਾਂਗੀ ਕਿ ਜੇ ਤੇ ਤੂੰ ਏਦਾਂ ਕਰਦੀ ਹੈਂ ਨਾ ਫਿਰ ਤੈਨੂੰ ਕੋਈ ਵੀ tension ਹੈਨੀ ਹੈ ਕਿਸੇ ਵੀ ਚੀਜ਼ ਦੀ ਕੋਈ ਵੀ ਤੇਰਾ ਸਭ ਕੁਛ ਖ਼ਰਚਾ ਤੇਰਾ, ਉਹਨਾਂ ਨੇ ਕਰਨਾ ਹੈਗਾ bank ਵਾਲਿਆਂ ਨੇ ਉਹਨਾਂ ਨੇ direct ਹੀ ਤੇਰੀ university ਜਾਂ ਜਿਹੜਾ college ਹੈ, ਉਹਨੂੰ ਪੈਸੇ pay ਕਰ ਦੇਣੇ ਹੈ, ਫਿਰ ਆਉਂਦਾ ਸਾਡਾ last process ਹੁੰਦਾ ਹੈਗਾ visa ਦਾ process ਜਦੋਂ ਤੇਰਾ visa ਆ ਗਿਆ ਨਾ ਤੇ visa visa ਤੋਂ ਬਾਅਦ ਨਾ ਮਤਲਬ ਕਿ ਥੋੜ੍ਹੀ ਜਿਹੀ difficulty ਹੁੰਦੀ ਹੈਗੀ ਹੈ ਕਿ interview ਆ ਵੀ ਸਕਦਾ, ਨਹੀਂ ਵੀ ਆ ਸਕਦਾ,

ਗੱਲ ਯਾਦ ਭੁੱਲ ਗਈ ਯਾਰ ਮੈਂ ਕਿੰਨੀ ਭੁਲੱਕੜ ਹਾਂ ਤੇਰਾ medical ਹੋਣਾ ਹੈ ਠੀਕ ਹੈ ਤੇ medical ਵਿੱਚ ਉਹ ਜ਼ਿਆਦਾ ਨਹੀਂ ਦੇਖਦੇ ਸਿਰਫ਼ ਦਿਲ ਦੀ ਧੜਕਣ ਦੇਖਦੇ ਆ ਬਸ ਉਹ xray ਦੀ ਮਦਦ ਨਾਲ,

ਉਹੀ ਗੱਲ ਕਰਦੀ ਪਈ ਹਾਂ but ਤੂੰ ਇੱਕ ਕੰਮ ਕਰ ਨਾ ਤੇ ਤੂੰ ਪਹਿਲੇ ਤੂੰ ਸਾਰਿਆਂ ਕੋਲ ਜਾ ਤੂੰ ਸ਼ਹਿਰੋਂ ਬਾਹਰ ਕਿਉਂ ਜਾਣਾ ਅੱਜ ਕੱਲ੍ਹ ਤੁਹਾਡੇ ਸ਼ਹਿਰ ਵਿੱਚ ਕਿੰਨੇ ਵੀ ਸਹੀ ਸਹੀ ਲੋਕੀ ਆ ਗਏ ਜਿਹੜੇ ਕੈਨੇਡਾ ਦੇ visa ਲਗਵਾਉਂਦੇ ਹੈ ਤੂੰ ਚੱਲ ਜਾ ਐਂਗਲ ਪਾਸੇ ਚੱਲ ਜਾ ਜਿਹੜਾ civil hospital ਦੇ ਕੋਲ ਹੈਗਾ ਹੈ, AGI 'ਚ ਚੱਲ ਜਾ ਜਿਹੜਾ grand hotel ਦੇ ਕੋਲ ਹੈਗਾ ਹੈ, ਤੂੰ ਇੱਧਰ ਆ ਜਾ ਸਾਡੇ bus stand the bright future ਉੱਤੇ shineway ਵੀ ਮੈਂ ਕਹਿੰਦੀ ਹਾਂ ਕਿੰਨੇ ਵੱਡੇ ਇੱਕ ਤੇਰੇ ਕੋਲ ਗਰੇਅ ਮੈਟਰਸ ਹੈਗੇ ਆ, ਯਾਰ ਇਹ ਸਾਰੇ ਦੇ ਸਾਰੇ ਬਾਹਰ ਭੇਜਦੇ ਹੈਗੇ ਆ ਬੰਦੇ ਨੂੰ, ਤੇ ਇਹਨਾਂ ਦੇ record ਵੀ ਬੜੇ ਸਾਫ਼ ਹੈ frauding ਹੈ ਨੀ ਹੈ ਉੱਤੋਂ ਤੂੰ ਆਪਣੇ ਸ਼ਹਿਰ ਵਿੱਚੋਂ ਲਵਾਏਂਗੀ ਜੇ ਕੱਲ੍ਹ ਨੂੰ ਕੋਈ frauding ਹੁੰਦਾ ਵੀ ਹੈ ਤੇ ਫੜਨ ਵਾਲੀ ਤੇ ਹੋਏਂਗੀ ਨਾ ਵੀ ਮੇਰੇ ਨਾਲ fraud ਕਿਉਂ ਕੀਤਾ ਹੈ,

ਸ਼ੁਕਰ ਹੈ ਪ੍ਰਮਾਤਮਾ ਤੂੰ ਪੁੱਛ ਲਿਆ ਮੈਂ ਤਾਂ ਸੋਚਿਆ ਕਰਦੀ ਹਵਾ ਵਿੱਚ ਹੀ ਉੱਡਿਆ ਕਰਦੀ ਆ, ਫ਼ੁਕਰੀ ਮਾਰਿਆ ਕਰਦੀ ਆ ਬਾਹਰ ਜਾਣ ਦੀ ਸ਼ੁਕਰ ਹੈ ਹੁਣ ਲੱਗ ਰਿਹਾ ਕਿ ਨਹੀਂ ਤੂੰ serious ਹੈਗੀ ਹੈ ਆਪਣੀ ਪੜ੍ਹਾਈ ਨੂੰ ਲੈ ਕੇ ਅੱਗੇ,

ਜਿਸ ਦਿਨ ਤੂੰ paper ਭਰੇਦਾ ਹੁੰਦਾ ਹੈ, ਠੀਕ ਹੈ ਤੇ ਇੱਕ ਦਿਨ ਹੋਣੀ ਹੈ ਤੇਰੀ speaking ਠੀਕ ਹੈ ਤੇ ਜਿਹੜੀ LRW ਹੈ ਨਾ ਉਹਦੇ ਵਿੱਚ ਹੁੰਦਾ ਹੈ reading, writing ਤੇ listening, reading ਵਿੱਚ ਕੀ ਹੁੰਦਾ ਹੈਗਾ ਹੈ,

ਅੱਛਾ ਉਹਦੇ ਵਿੱਚ ਓਦਾਂ use ਹੁੰਦੇ ਆ synonym ਮੈਂ ਕਹਿੰਦੀ ਹਾਂ synonyms ਦੀ ਜਿਹੜੀ game ਹੈ ਜਿਹੜੇ ਬੰਦੇ ਨੂੰ synonym ਆਉਂਦੀ ਹੋਏ ਨਾ ਜਿਹਦੀ vocab ਬੜੀ end ਹੋਏ ਨਾ ਉਹ ਬੰਦਾ ਬੜੇ ਮਜ਼ੇ ਨਾਲ ਉੱਥੇ ਉਹ ਚੀਜ਼ crack ਕਰ ਸਕਦਾ ਹੈ, ਮੈਂ ਕਹਿੰਦੀ ਹਾਂ reading 'ਚ ਜੇ ਤੇਰੇ ਪੱਚੀ ਤੋਂ ਲੈ ਕੇ ਸਤਾਈ ਤੱਕ ਠੀਕ ਆ ਜਾਂਦੇ ਆ ਨਾ ਤੇ ਤੇਰੇ ਛੇ ਸਾਢੇ ਛੇ band ਆ ਜਾਣੇ ਆਂ ਮਜ਼ੇ ਨਾਲ ਤੇ ਉਹਦੇ ਵਿੱਚ ਨਾ, ਹਮ ਹਮ ਨਾ ਨਾ ਯਾਰ ਥੋੜ੍ਹੀ knowledge ਰੱਖਣੀ ਪੈਂਦੀ ਹੈ, ਕੁਛ ਗਿਣੇ ਚੁਣੇ synonyms ਹੁੰਦੇ ਹੈਗੇ ਆ ਜਿਹੜੇ repeat ਹੁੰਦੇ ਆ ਬਸ, ਉਹਦੀ knowledge ਹੋਏ ਨਾ ਬੰਦੇ ਨੂੰ ਫਿਰ ਬੰਦਾ ਕਰ ਸਕਦਾ ਹੈ, ਤੇ ਮੈਂ ਤੈਨੂੰ ਦੱਸਦੀ ਸੀਗੀ ਤਿੰਨ paragraph ਹੁੰਦੇ ਆ, ਤਿੰਨੋ paragraph ਵਿੱਚ ਤੇਰਾਂ ਤੇਰਾਂ question ਹੋਣੇ ਹੈ, ਇੱਕ ਵਿੱਚ ਚੋਦਾਂ ਵੀ ਹੋ ਸਕਦੇ ਹੈ, ਇੱਕ ਵਿੱਚ ਪੰਦਰਾਂ ਵੀ ਹੋ ਸਕਦੇ ਹੈ, ਉਹ ਕੋਈ issue ਨਹੀਂ ਹੈ ਲੇਕਿੰਨ total ਚਾਲੀ question ਹੋਣੇ ਹੈ, ਤੇ ਇਹਦੇ ਵਿੱਚ ਨਾ ਇੱਕ ਖ਼ਾਸਿਅਤ ਇਹ ਹੈਗੀ ਹੈ ਇਹਦੇ ਵਿੱਚ negative marking ਨਹੀਂ ਹੁੰਦੀ। ਜਿੱਦਾਂ ਤੂੰ ਕੋਈ ਹੋਰ paper ਕਰੇਂਗੀ ਨਾ SDSSC ਦੇ ਜਾਂ ਕੋਈ ਹੋਰ paper ਉਹਦੇ ਵਿੱਚ ਕੀ ਹੁੰਦਾ ਹੈ ਨਾ negative marking ਜਿੰਨੇ ਗ਼ਲਤ ਹੋਣਗੇ, ਓਨੇ ਤੁਹਾਡੇ minus ਹੋਈ ਜਾਣੇ ਆਂ ਸਹੀ ਵਿੱਚੋਂ ਇਹਦੇ ਵਿੱਚ ਕੁਛ ਨੀ ਹੈ, ਇਹਦੇ ਵਿੱਚ ਭਾਵੇਂ ਤੂੰ ਤੁੱਕਾ ਲਾ ਕੇ ਆ ਜਾ ਗ਼ਲਤ ਤੇ ਗ਼ਲਤ ਸਹੀ ਤੇ ਸਹੀ।

ਤੇ ਤੈਨੂੰ ਉਹ general line ਜਿਹੜੀ ਹੈਗੀ ਹੈ ਨਾ ਉਹਨੂੰ ਦੇਖ ਦੇਖ ਕੇ ਪੂਰਾ paragraph ਲਿਖਣਾ ਹੈਗਾ ਹੈ ਉਹਦੇ ਵੀ ਥੋੜ੍ਹੇ rule regulations ਹੁੰਦੇ ਹੈ ਉਹ ਤੈਨੂੰ ਸਾਰੇ center ਵਾਲੇ ਸਮਝਾ ਦੇਣਗੇ, ਠੀਕ ਹੈ ਉਹਦੇ ਵਿੱਚ ਤੂੰ ਅਗਰ ਛੇ band ਵੀ ਲੈ ਲੈਨੀ ਹੈ ਨਾ, ਉਹਦੇ ਵਿੱਚ band ਏਦਾਂ ਨੀ ਹੈਗ ਕਿ ਤੂੰ ਉਹਨੂੰ ਇੰਨਾ ਕਰੇਂਗੀ ਤੇ ਇੰਨਾ band ਮਿਲਣਾ, ਤੂੰ ਸਾਰਾ ਵੀ ਲਿਖ ਕੇ ਆਏਂਗੀ ਨਾ, ਉਹਨਾਂ ਨੇ ਤੇਰੀ presentation ਤੇ depend ਕਰਦਾ ਤੇ ਤੇਰੀ length ਤੇ depend ਕਰਦਾ ਕਿ ਦੂਜੇ number ਤੇ ਤੂੰ ਲਿਖਿਆ ਕੀ ਹੈ material ਉਹਦੇ ਤੇ depend ਕਰਕੇ ਤੈਨੂੰ band ਦੇ ਦੇਣੇ ਆਂ ਠੀਕ ਹੈ next third module ਹੁੰਦਾ ਸਾਡਾ listening ਠੀਕ ਹੈ, Listening ਦੇ ਹੁੰਦੇ ਆ ਚਾਰ part ਠੀਕ ਹੈ ਉਹ ਚਾਰ part ਐਸੇ divide ਹੁੰਦੇ ਨਾ ਪਹਿਲਾਂ ਵਾਲਾ ਬਿਲਕੁਲ ਸੌਖਾ ਹੁੰਦਾ ਹੈ ਦੂਜਾ ਵਾਲਾ ਉਹਦੇ ਕੋਲੋਂ ਥੋੜ੍ਹਾ ਜਿਹਾ ਔਖਾ ਹੁੰਦਾ ਹੈ, ਤੀਜਾ ਵਾਲਾ ਔਖਾ ਹੁੰਦਾ ਹੈ ਤੇ ਚੌਥਾ ਵਾਲਾ ਬੜਾ ਹੀ ਔਖਾ ਹੁੰਦਾ ਹੈ ਠੀਕ ਹੈ। ਤੇ ਮੈਂ ਤੈਨੂੰ ਕਹਿੰਦੀ ਹਾਂ ਕਿ ਤੂੰ ਪਹਿਲੇ ਦੋ ਵਿੱਚੋਂ ਜੇ ਪੂਰੇ ਪੂਰੇ ਲੈ ਲਏ ਨਾ ਮਤਲਬ ਵੀਹ number ਬਣ ਗਏ ਹਰ ਇੱਕ paragraph ਜਿਹੜਾ ਹੈਗਾ ਚਾਲੀ ਅਹ ਦਸ ਦਸ questions 'ਚ divide ਆ ਤੇ ਚਾਰ ਚਾਰ sections ਹੁੰਦੇ ਹੈਗੇ ਆ ਠੀਕ ਹੈ ਤੇ ਤੂੰ suppose ਕਰ ਲਾ ਜੇ ਤੂੰ ਪਹਿਲੇ ਦੋ ਵਿੱਚੋਂ ਵੀਹ ਲੈ ਲਏ ਨਾ ਤੇ ਤੀਜੇ ਤੇ ਚੌਥੇ ਵਿੱਚੋਂ ਤੇਰੇ ਜੇ ਪੰਜ ਵੀ ਠੀਕ ਹੁੰਦੇ ਛੇ ਵੀ ਠੀਕ ਹੁੰਦੇ ਹੈਗੇ ਆ ਤੇ ਤੇਰੇ ਮਜ਼ੇ ਨਾਲ ਸਾਢੇ ਛੇ band ਆ ਜਾਣੇ ਹੈਗੇ ਆ ਠੀਕ ਹੈ ਹਮ ਹਮ ਬਿਲਕੁਲ ਬਿਲਕੁਲ ਬਿਲਕੁਲ ਸਹੀ ਕਿਹਾ ਤੂੰ, ਤੈਨੂੰ audio ਸੁਣ ਸੁਣ ਕੇ ਜਿੱਦਾਂ ਕਿ suppose ਕਰ ਮੈਂ ਤੇ ਤੂੰ ਗੱਲਾਂ ਕਰੀ ਜਾਂਦੇ ਹਾਂ ਤੇ ਸਾਡੇ ਸਾਡੀ ਗੱਲਾਂ ਨਾ, ਕਿਸੇ ਨੂੰ ਅਸੀਂ recording ਕ~ recording ਪਹਿਲੇ ਬਣਾ ਕੇ ਰੱਖ ਲਈ ਹੈ ਤੇ ਉਹਨੂੰ ਇੱਕ question paper ਦੇ ਦਿੱਤਾ ਹੈ ਉਹਨੇ ਸਾਡੀ ਗੱਲਾਂ ਵਿੱਚੋਂ ਫੜ ਫੜ ਕੇ ਵਿੱਚ answer ਲਿਖਣੇ ਆਂ, ਹਜੇ ਸ਼ੱਕ ਜਾ ਰੁੱਕ ਜਾ ਠੰਢ ਖਾ ਕੀ ਕਰਦੀ ਪਈ ਆਂ ਅੱਗੇ ਸੁਣ ਤੇ ਲੈ ਅੱਗੇ ਆ ਜਾਂਦਾ ਸਾਡਾ speaking module ਇਹ ਸਭ ਤੋਂ ਜ਼ਿਆਦਾ tough ਮੰਨਿਆ ਜਾਂਦਾ ਕਿਉਂਕਿ ਦੇਖ ਸਾਡੀ ਜਿਹੜੀ english ਹੈ ਨਾ ਉਹ ਇੰਨੀ ਜ਼ਿਆਦਾ perfect ਨਹੀਂ ਹੈਗੀ, ਤੇ ਸਾਡੇ ਵਾਸਤੇ tough ਹੁੰਦੇ ਹੀ ਹੁੰਦੇ ਆ english speaking ਕਿਸੇ ਹੋਰ ਬੰਦੇ ਸਾਹਮਣੇ ਕਰਨਾ ਜਿਹੜਾ ਬਿਲਕੁਲ talented ਹੈਗਾ ਹੈ ਤੇ ਉਹਦੇ ਵਿੱਚ ਵੀ ਨਾ ਤਿੰਨ sections ਹੁੰਦੇ ਹੈਗੇ ਆ ਪਹਿਲੇ introductory part ਹੁੰਦਾ ਹੈ ਫਿਰ q card ਹੁੰਦਾ ਹੈ ਤੇ last ਹੁੰਦਾ ਹੈ flops discussion part ਜਿਹਨੂੰ ਕਹਿੰਦੇ ਆ, ਤੇ ਉਹਦੇ ਵਿੱਚ ਪਤਾ ਕੀ ਹੁੰਦਾ ਹੈ ਤੇਰੇ ਕੋਲ ਤਿੰਨ ਤੋਂ ਚਾਰ question ਉਹਨਾਂ ਨੇ introductory introductory ਮਤਲਬ ਕਿ ਤੇਰੇ relative question ਪੁੱਛਣੇ ਹੈ ਚਾਰ ਤੋਂ ਪੰਜ, ਠੀਕ ਹੈ ਤਿੰਨ ਤੋਂ ਚਾਰ ਵੀ ਹੋ ਸਕਦੇ ਚਾਰ ਤੋਂ ਪੰਜ ਵੀ ਹੋ ਸਕਦੇ ਆ, Next ਉਹਨਾਂ ਨੇ ਤੈਨੂੰ q card ਦੇਣਾ ਹੈ q card ਮਤਲਬ ਕਿ ਕੋਈ ਐਸੀ ਚੀਜ਼ ਜਿਹੜੀ ਤੂੰ experience ਕੀਤੀ ਹੋਏਗੀ ਲੇਕਿੰਨ ਤੂੰ ਉਹਨੂੰ paragraph ਵਿੱਚ ਸੁਣਾਉਣਾ ਹੈ ਇੱਕ essay writing ਠੀਕ ਹੈ ਇੱਕ ਇੱਕ ਮਿੰਟ ਤੈਨੂੰ ਮਿਲਣਾ ਹੈਗਾ ਹੈ ਉਹਨੂੰ prepare ਕਰਨ ਨੂੰ ਦੋ ਮਿੰਟ ਤੱਕ ਤੂੰ ਲਗਾਤਾਰ ਬੋਲਣਾ ਹੈ, ਤੇ last ਸਾਡਾ ਬਚਦਾ ਹੈਗਾ ਉਹਦੇ flops flops ਵਿੱਚ ਹੁੰਦੇ ਆ general question put ਕਰਦੇ ਆ ਲੇਕਿੰਨ ਉਹਦੇ ਵੀ ਬੜੀ ਜ਼ਿਆਦਾ length ਲੈਣੀ ਪੈਂਦੀ ਹੈ ਸੱਤ ਸੱਤ ਅੱਠ ਅੱਠ lines ਦੇ ਬੋਲਣੇ ਪੈਂਦੇ ਉਹ ਬਿਲਕੁਲ ਏਦਾਂ ਹੀ ਹੁੰਦਾ ਹੈ ਸਾਰਾ ਤੇ ਮੈਂ ਕਹਿੰਦੀ ਹਾਂ IELTS ਕਰਨਾ ਬੜੀ ਸੌਖੀ ਹੈ as compare to PTE ਠੀਕ ਹੈ ਤੇ ਮੈਂ ਕਹਿੰਦੀ ਹਾਂ ਜਿੰਨਾ ਜ਼ਲਦੀ ਹੋ ਸਕਦਾ ਨਾ, ਓਨਾ ਜ਼ਲਦੀ ਤੂੰ admission ਲੈ ਕਿਉਂ ਕਿਉਂਕਿ ਸਭ ਤੋਂ ਪਹਿਲੇ ਇੱਕ ਦੋ ਮਹੀਨਾ ਤੂੰ ਸਿਰਫ਼ grammar ਲਾਉਣੀ ਹੈ, Grammar ਕਰਨ ਤੋਂ ਬਾਅਦ ਹੀ ਤੂੰ IELTS ਕਰਨੀ ਹੈ otherwise ਹਜੇ IELTS ਤੇ IELTS 'ਚ ਨਾ ਜਾਈਂ ਤੈਨੂੰ ਕੱਖ ਸਮਝ ਨੀ ਆਉਣਾ ਤੂੰ ਡਰ ਜਾਣਾ ਹੈ, ਪਹਿਲੇ ਤੂੰ grammar ਕਰੀਂ ਤੇ ਮੇਰੀ ਗੱਲ ਸੁਣ ਜ਼ਰੂਰੀ ਨਹੀਂ ਹੈ ਤੈਨੂੰ ਮੈਂ ਆਪਣੇ center ਹੀ ਬੋਲਾਂ, ਤੂੰ ਕਿਸੇ ਵੀ center ਚਲੇ ਜਾ ਜਿੱਥੇ ਤੈਨੂੰ comfortable ਹੈ ਲੇਕਿੰਨ ਇੱਕ ਵਾਰੀ ਨਾ ਸਾਰੇ ਹਮ ਜ਼ਰੂਰ ਯਾਰ ਮੇਰੀ ਗੱਲ ਸੁਣ ਮੇਰੇ sir ਆ ਗਏ, ਮੈਂ ਤੈਨੂੰ ਬਾਅਦ ਵਿੱਚ phone ਕਰਦੀ ਹਾਂ ਰੁੱਕ ਰੁੱਕ ਠੀਕ ਹੈ okay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

` hello ਹੋਰ ਅਕਾਸ਼ ਫਰ ਕਿਦਾਂ ਯਾਰ ਕੀ ਗੱਲ ਬੜਾ busy ਹੋਗਿਆ ਬਲੌਂਦਾ ਚਲੌਂਦਾ ਵੀ ਨੀ ਫੋਨ ਨੀ ਕੋਈ message ਨੀ ਕੋਈ ਗੱਲ ਤਾ ਤੇਰੀ ਬਿਲਕੁਲ ਸਹੀ ਆ but ਫਿਰ ਵੀ family ਵਾਸਤੇ ਥੋੜਾ time ਤਾ ਕਢਿਆ ਕਰ ਯਾਰ ਪਤਾ ਯਾਰ ਛੇ ਮਹੀਨੇ ਪਿੱਛੇ ਹੋਲੀ ਚ ਆਇਆ ਸੀ

ਯਾਰ ਮੈਂ ਨਾ ਏਦਾਂ call center ਚ join ਕੀਤਾ ਸੀਗਾ ਉਥੇ ਸਿਰਫ ਮੈਨੂੰ ਜਿਦਾ justrecording ਕਰਨੀ ਹੁੰਦੀ ਕੇ ਕੋਈ ਓਦਾਂ ਵਾਲੀ call center ਨੀ ਕੇ ਜਿੰਦੇ ਵਿਛ call attend ਕਰਨ ਹੁੰਦੀ ਆ ਸਿਰਫ rrecording ਕਰਨੀ ਹੁੰਦੀ ਆ ਕਿਸੇ topic ਤੇ particular ਬਿਲਕੁਲ ਗੱਲ ਤਾ ਤੇਰੀ ਬਿਲਕੁਲ ਸਹੀ ਹੈਗੀ ਆ ਲੇਕਿਨ ਪਰ ਫਿਰ ਵੀ job ਤਾ job ਹੀ ਹੁੰਦੀ ਆ same ਯਾਰ ਏਧਰ ਵੀ ਹੀ ਹਾਲ ਚਲੇ ਕਰਦਾ ਆ ਯਾਰ, ਪਤਾ ਕੀ ਤੂੰ ਮੰਨੇ ਗਾ ਇਕ ਸਿਰਫ gazetted holidays ਹੁੰਦੀ ਹੈ, ਉਥੇ ਵੀ ਨੀ ਕਦੇ ਕਦੇ ਛੁਟੀ ਦਿੰਦੇ ਸਿਰਫ ਕੋਈ festival ਹੋਵੇ ਤਾਹਿ holiday ਦਿੰਦੇ ਆ ਤੇਰੇ ਸਾਮਣੇ ਜਿਵੇ ਤੂੰ ਪਿੱਛੇ ਜ ਗੱਲ ਕੀਤੀ ਹੈਗੀ ਆ ਕਯੀ ਹੋਲੀ ਤੇ ਛੁਟੀ ਹੋਲੀ ਤੇ ਛੁਟੀ ਜਿਦਾ ਤੂੰ ਆਇਆ ਸੀਗਾ ਓਹੀ ਅਸੀਂ ਦੋਨਾਂ ਨੇ ਇਕੱਠੇ ਛੁਟੀ ਮੈਨੂੰ ਮਿਲੀ ਹੈ ਜਿਹੜੀ ਤੇਰੇ ਨਾਲ spend ਕੀਤੀ ਸੀ ਤੇ ਓਹੀ ਹੈਗਾ ਵ ਬਾਕੀਆਂ ਨੂੰ ਕੋਈ ਛੁੱਟੀ ਨੀ ਦਿੰਦੇ ਬਿਲਕੁਲ ਯਾਰ, ਯਾਰ ਇਹ ਭੀ ਗੱਲ ਤਾ ਦੇਖ ਮੈਂ ਤਾ ਤੇਰੇ ਨਾਲ just share ਕਰਦੀ ਪਾਇਆ ਕੇ ਅਸੀਂ ਇਨੇ ਵੱਡੇ ਹੋਗੇ ਹੋ ਕੇ ਇਦਾ ਹੀ festival ਮੰਨਦੇ ਹੈਗੇ ਜਿਦਾ ਸਾਡਾ ਮਨ ਕਰਦਾ ਹੈ ਜਿਦਾ ਸਾਡਾ ਮਨ ਜਿਵੇ ਅਸੀਂ ਬਚਪਨ ਤੋਂ ਮੰਨਦੇ ਆ ਰਹੇ ਆ ਅੱਜ ਕਲ ਦੇ ਬਚੇ ਨੂੰ ਬਿਲਕੁਲ ਵੀ ਹੈਨੀ ਗਏ ਕੇ ਕਿਦਾਂ festival ਮੰਨਦੇ ਆ ਓਹਨਾ ਨੂੰ evenhistory ਵੀ ਨੀ ਪਤਾ ਹੁੰਦਾ ਬਿਲਕੁਲ ਬਿਲਕੁਲ ਯਾਰ ਤੂ ਖੁਦ ਸੋਚ ਕੇ ਅੱਜ ਕਲ ਜੋ ਦੀਵਾਲੀ ਆ ਦੀਵਾਲੀ ਵੀ ਮਾਨ ਰੇ, ਕੋਈ ਰੰਗੋਲੀ ਨੀ ਬੰਨਦੇ ਕੋਇ ਕੁਛ ਨੀ ਕਰਦੇ ਅੱਜ ਕਲ parents ਹੀ serious ਨੀ ਹੈਗੇ ਤੇ ਉਹ ਆਪਣੇ ਬਚੇ ਨੂੰ ਕੀ ਸਖੋਂਨ ਗਏ, parents ਅੱਜ ਕਲ job ਤੇ ਚਲ ਜਾਂਦੇ ਹਾਂ, ਬਚੇ ਵਿਚਾਰੇ ਦੇਖ ਦੇਖ ਕੇ ਸਿੱਖ ਜਾਂਦੇ ਆ ਬਿਲਕੁਲ ਸਹੀ ਗੱਲ ਕਹਿ ਆ ਓਹਨਾ ਨੂੰ ਏਨਾ ਨੀ ਪਤਾ ਕੇ ਰਾਵਣ ਨੂੰ ਫੂਕਦੇ ਕਯੋ ਆ ਤੂੰ ਖੁਦ ਦੇਖ ਨਾ ਅੱਜ ਕਲ ਦੇ ਬਚੇ ਨੂੰ enjoyment ਚਾਹੀਦੇ ਆ, ਉਹ ਚੀਜ ਨੀ ਪਤਾ ਮਹੱਤਵ ਹੈਂ ਉਹ ਚੀਜ ਨੀ ਪਤਾ ਉਹਨੂੰ, ਤੂੰ ਖੁਦ ਦੇਖ ਕੇ ਸਾਡੇ time ਚ ਲਗਾ ਲਾ, ਅਜੇ ਵੀ ਹੁੰਦਾ, ਲੇਕਿਨ ਇਹ ਕਿ parents ਆਪਣੇ ਬਚਿਆ ਨੂੰ ਭੇਜਦੇ ਨੀ ਹੈਂ, ਕੀ ਦੁਸਹਿਰੇ ਤੋਂ ਪਹਿਲਾ ਹੁੰਦੀ ਸੀ ਰਾਮਲੀਲਾ ਤੇ ਅਸੀਂ ਰਾਮਲੀਲਾ ਪੁਰੀ ਪੁਰੀ ਰਾਤ ਦੇਖਦੇ ਹੁੰਦੇ ਸੀ ਬਾਰਹ ਬਾਰਹ ਇਕ ਇਕ ਬਾਜ ਜਾਂਦੇ ਹੁੰਦੇ ਸੀਗੇ ਸੀ ਸਾਨੂ ਪੂਰੇ ਇਕ ਸਾਲ craaze ਹੁੰਦਾ ਸੀ ਕੇ ਅਸੀਂ ਦੇਖਣ ਜਨੀ ਆ, ਅਸੀਂ ਰਾਮਲੀਲਾ ਦੇਖ ਗਏ ਤਾ ਸਾਨੂ ਪਤਾ ਚਲੁ ਕੇ ਦੁਸਹਿਰਾ ਕਯੋ ਮਨਾਇਆ ਜਾਂਦਾ ਦੀਵਾਲੀ ਕਯੋ ਮਨਾਇਆ ਜਾਂਦਾ ਲੇਕਿਨ ਅੱਜ ਕਲ ਦੇ ਬਚੇ ਜਾਂਦੇ ਹੈਂ ਨੀ ਹੈ ਬਿਲਕੁਲ ਤੂੰ ਈਦ ਦੀ ਗੱਲ ਕਰਦਾ ਪਿਆ ਮੇਰੀ ਜਿਹੜੀ colleague ਹੈਗੀ ਆ ਉਹ ਹੈਗੀ ਮੁਲਸੀਂ ਓਹਨੇ ਸਗੋਂ ਮੇਨੂ ਆਪਣੇ ਘਰ ਈਦੀ ਤੇ ਬੁਲਾਇਆ ਸੀ ਉਹਨੇ ਕਿਨ੍ਹਾ ਅੱਛਾ arrangement ਕੀਤਾ ਸੀਗਾ ਸਾਡਾ lunch ਵੀ ਉਥੇ ਸੀਗਾ dinner ਵੀ ਓਥੇ ਸੀਗਾ ਤੇ ਮਤਲਬ ਕਾਫੀ ਮਜਾ ਆਇਆ ਉਨ੍ਹਾਂ ਨਾਲ ਈਦ ਮਨਾ ਕੇ

ਚਾਲ ਉਹਨੂੰ ਛੱਡ ਘੁੰਮਣ ਫਿਰਾਂ ਦੀ ਗੱਲ ਬਾਅਦ ਚ ਕਰਦੇ ਹਾਂ ਫਿਲਾਲ ਤੂੰ ਇਹ ਦਸ ਜਿੰਦਾ ਦੀਵਾਲੀ ਤੂੰ ਆਇਆ ਸੀ ਮੇਰੇ ਵਾਸਤੇ gift ਲੈ ਕੇ ਆਇਆ ਸੀਗਾ ਇਸ ਵਾਰ ਦੀਵਾਲੀ ਤੇ ਕਿ gift ਲੈ ਕੇ ਆਏਗਾ ਹੁਣ ਦੇਖ ਹੁਣ ਦੇਖ ਜਿਦਾ ਮੈਨੂੰ ਤਿਓਹਾਰ ਵਲੋਂ ਬੋਲਿਆ ਹੇਗਾ ਕਿ ਫਲਾਣੇ ਤਿਓਹਾਰ ਤੂੰ ਮੇਰੇ ਵਾਸਤੇ ਕਿ ਲੈ ਆਏਗਾ, ਪਹਿਲੇ ਜਮਾਨੇ ਚ ਕਿ ਹੁੰਦਾ ਸੀਗਾ ਜਿਦਾ ਅਸੀਂ ਛੋਟੇ ਹੁੰਦੇ ਸੀਗੇ

ਤੂੰ ਖੁਦ ਸੋਚ ਕ ਲੋਕ ਚ ਅੱਜ ਕਲ craze ਹੀ ਖਤਮ ਹੋਗਿਆ ਦਾ

ਬਿਲਕੁਲ ਸਹੀ ਗੱਲ ਕਹਿ, ਹੁਣ ਮੈਂ ਦੀਵਾਲੀ ਦੀ ਗੱਲ ਛੇੜਾ ਤੈਨੂੰ ਪਤਾ ਜਦੋ ਪਹਿਲਾ ਮੰਨਦੇ ਹੁੰਦੇ ਸੀ, ਹੁਣ ਤਾ ਚਲੋ ਦੀਵਾਲੀ change ਹੋ ਰਹੀ ਆ ਲੋਕੀ ਸਬ ਕੁਛ ਬੰਦ ਕਰ ਰਹੇ ਆ ਪਟਾਕੇ ਚਲਾਣਾ, aware ਕਰ ਰਹੇ ਹੈ ਲੋਕਾ ਨੂੰ ਲੇਕਿਨ ਪਹਿਲਾ ਜਮਾਏ ਚ ਲੋਕੀ ਚਲੋ ਪਟਾਕੇ ਨਹੀਂ ਚਲੌਂਦੇ ਸੀ ਲੇਕਿਨ ਦੀਵਾਲੀ ਤਾ ਲਗਾਂਦੇ ਹੁੰਦੇ ਸੀ ਦੀਵਾਲੀ ਤੇ ਦੀਏ ਤਾ ਤੇ ਜਲਾਂਦੇ ਸੀ ਹੈਲੋ hello ਅੱਛਾ ਹੁਣ ਆ ਰੀ ਆ ਮੇਰੀ ਅਵਾਜ ਮੈਂ ਕਹੇ ਰਹੀ ਆ ਪਹਿਲੇ ਵੀ ਤੇ ਲੋਕ ਦੀਵਾਲੀ ਮੰਨਾਂਦੇ ਸੀ ਦੀਏ ਜਲਾਂਦੇ ਹੁੰਦੇ ਸੀਗੇ ਰੰਗੋਲੀ ਬੰਨਾਂਦੇ ਸੀਗੇ ਮੰਦਿਰ ਜਾਂਦੇ ਹੁੰਦੇ ਸੀਗੇ ਕਿੰਨਾ enjoyment ਕਰਦੇ ਹੁੰਦੇ ਸੀ ਬਿਨਾ ਪਟਾਕਿਆਂ ਤੋਂ

ਅਯੋਧਿਆ ਵਾਪਸ ਆਏ ਸੀ ਠੀਕ ਹੈ ਉਨ੍ਹਾਂ ਨੇ ਕਿ ਕੀਤਾ ਸੀਗਾ ਤੇ ਉਨ੍ਹਾਂ ਨੇ ਕਿ ਕੀਤਾ ਸੀਗੀ ਪੁਰੀ ਦੀ ਪੁਰ ਅਯੋਧਿਆ ਸਜਾਈ ਸੀਸੀਗੀ ਦੀਏ ਨਾਲ ਉਥੇ ਤਾ ਪਟਾਕੇ ਦਾ ਕੋਈ ਕੰਮ ਹੀ ਨੀ ਸੀਗਾ, ਤੇ ਹੋਣਾ ਨੂੰ ਹੋਣਾ ਚਾਹੀਦਾ ਇਹ ਵੀ ਦੀਵਾਲੀ ਨਾ ਪਟਾਖੇ ਜਾਲਾਂ ਤੋਂ ਇਲਾਵਾ ਦੀਏ ਜਾਲ ਕੇ ਦੀਵਾਲੀ ਮਨੋਉਣ ਤੂੰ ਸਾਰੇ ਰਿਸਤੇਦਾਰ ਨੂੰ ਇਕੱਠੇ ਦੀ ਗੱਲ ਕਰਦਾ ਪੀ ਤੂੰ ਇਹ ਵੀ ਨਾ ਦੇਖ ਨਾ ਕਿਸੇ ਦੇ ਘਰ ਵਿਆਹ ਆਉਂਦਾ ਹੋਏ even ਕੇ ਸਾਡੇ ਨਾਲਦੇ ਘਰ ਹੀ ਵਿਆਹ ਆਉਂਦਾ ਹੋਏ ਯਾ ਸਾਡੇ ਰਿਸ਼ਤੇਦਾਰਾਂ ਚ ਵਿਆਹ ਹੁੰਦਾ ਸੀ ਪਹਿਲੇ ਪਹਿਲੇ ਹਫਤੇ ਦੋ ਦੋ ਹਫਤੇ ਪਹਿਲੇ ਸਾਰੀਆਂ ਦੇ ਚਲੇ ਜਾਂਦੇ ਸੀਗੇ ਵੀ ਅਸੀਂ ਵਿਆਹ ਪੂਰਾ ਦੇਖਣਾ, ਰਸਮ ਸਾਰੀਆਂ ਵੇਖਣੀਆਂ ਜਾਂਦੇ ਵੀ ਹੈਗੇ ਵਿਆ ਤੇ ਅਸੀਂ ਤਾ ਸਿਰਫ ਇਕ ਦਿਨ ਵਾਸਤੇ ਜਾਂਦੇ ਓਹ ਵੀ formality ਰਹਿ ਗਿਆ ਓਹਦਾ ਹੀ ਜਿੰਦਾ ਵਿਆਹ ਚ ਆਂ ਜਾਨ ਬੰਦ ਕਰਤਾ, ਇਨ੍ਹਾਂ ਨੇ ਤਿਓਹਾਰ ਵਿਚ ਵੀ ਇਕ ਦੂਜੇ ਦੇ ਅਨਾ ਜਾਣਾ ਬੰਦ ਕਰ ਦਿਤਾ ਹੈ ਬਿਲਕੁਲ ਤੂੰ ਬਿਲਕੁਲ ਸਹੀ ਗੱਲ ਕਹੀ ਆ ਲੇਕਿਨ ਮੈਨੂੰ ਏ ਬੀ ਜੀ ਦੇਖਣਾ ਅਗਰ ਬੰਦਾ ਤਿਉਹਾਰ ਅਗਰ ਮਿਲ ਕੇ ਮਨਾਏ ਤਾ ਉਹ ਤਿਉਹਾਰ ਇੱਕ memory ਬਣ ਦੀ ਆ

ਕਿਉਂਕ ਮੇਰੇ color ਨਹੀਂ ਉਤਰਿਆ ਸੀਗਾ ਮੂੰਹ ਤੋਂ ਪਰ ਮੈਨੂੰ ਉਸ time pay ਵੀ ਤਾ ਕੱਟੀ ਨਾ ਮੇਰੀ ਤੂੰ ਉਹ ਨੀ ਦੇਖ ਰਿਹਾ

ਕਿੰਨੇ ਸਾਰੇ ਤਿਉਹਾਰ ਆਏ ਜਾਂਦੇ ਆ ਦੇਖਿਆ ਜਾਏ ਤਾ, ਤੇ ਤੂੰ ਖੁਦ ਦੇਖ ਨਾ ਜਿਵੇ ਅੱਜ ਕੱਲ ਦੇ ਲੋਕੀ ਨੇ ਲੋਹੜੀ ਨੂੰ ਕੀ ਕਰਦੇ ਹੈਗੇ just ਗੁੱਡੀਆਂ ਆ ਬਸ ਜਾ ਮਤਲਬ ਥੋੜੀ ਬਹੁਤੀ parents ਪੂਜਾ ਕਰ ਦਿੰਦੇ ਆ ਤਾ ਠੀਕ ਆ ਨਹੀਂ ਤਾ ਜਿਵੇ ਅੱਜ ਕੱਲ ਦੇ ਜਿਹੜੇ ਬਚੇ ਹੈਗੇ ਆ ਨਾ ਲੋਹੜੀ ਮੰਗਣ ਨੀ ਜਾਂਦੇ ਸਾਡੇ ਜ਼ਮਾਨੇ ਚ ਅਸੀਂ ਕਿੰਨਾ ਮਤਲਬ ਕਿ ਅਸੀਂ craze ਸਮਝਦੇ ਹੁੰਦੇ ਸੀ ਕਿ ਅਸੀਂ ਲੋਹੜੀ ਲੈਣ ਜਾਣਾ ਹੈਗਾ

ਬਿਲਕੁਲ ਯਾਰ ਇੱਕ ਹੋਰ ਗੱਲ ਹੈਗੀ ਆ ਜਦੋ ਤੁਸੀਂ ਬਸੰਤ ਦੀ ਗੱਲ ਕਰਦੇ ਪਏ ਓ ਜੰਮੂ ਵਾਲੀ ਸਾਈਡ ਜਾਓ ਤੇ ਜੰਮੂ ਵਾਲੀ side ਰੱਖੜੀ ਵਾਲੇ ਦਿਨ ਗੁੱਡੀਆਂ ਵਧਾਈਆਂ ਜਾਂਦੀਆਂ

ਹਮ ਹਮ ਸਮਝ ਗਈ ਮੈਂ ਤੇਰੀ ਗੱਲ ਸਮਝ ਰਹੀ ਆ ਵੈਸੇ ਸਾਡੇ ਐਥੇ ਵੀ ਬਾਈ ਦੂਜ ਏਦਾ ਹੀ ਮਨਾਇਆ ਜਾਂਦਾ ਹੈਗਾ ਹੈ ਮਤਲਬ ਦੀਵਾਲੀ ਤੋਂ ਥੋੜੇ ਦਿਨ ਬਾਅਦ ਈ ਆਂਦਾ ਹੈਗਾ ਹੈ ਬਾਈਦੂਜ ਤੇ ਬਿਲਕੁਲ ਅਸੀਂ ਏਦਾ ਈ ਮਨਾਉਣੇ ਹੈਗਾ ਹੈ ਆ ਜਿਦਾ ਤੂੰ ਆਵਦੀ ਭੈਣ ਦਾ ਦੱਸਿਆ ਤੇ ਮਤਲਬ ਬਸ ਸਾਡੇ ਏਦਾ ਹੁੰਦਾ ਈ ਕੇ ਜਿੱਦਾਂ ਤੂੰ ਕਿਹ ਰਿਹਾ ਵੱਡੇ ਟਿੱਕੇ ਨਹੀਂ ਸਿਰਫ normal ਟਿੱਕਾ ਲਗਾਦੋ ਤੇ ਬਸ ਏਨਾ ਈ ਹੁੰਦਾ ਮੈਂ ਕਹਿਣੀ ਆ ਹਰ ਇੱਕ ਤਿਉਹਾਰ ਦਾ ਆਪਣਾ ਆਪਣਾ ਇੱਕ ਮਤਲਬ ਹੈਗਾ ਦੇਖਿਆ ਜਾਏ ਤਾ ਜਿਵੇ ਤੁਸੀਂ ਹੁਣ ਦੱਸਿਆ ਕਿ ਬਾਈ ਦੂਜ ਜਿਹੜਾ ਤਾ ਮਨਾਇਆ ਜਾਂਦਾ ਤੇ ਉਹ ਟਿੱਕਾ ਤਾ ਲਗਾਇਆ ਜਾਂਦਾ ਕੇ ਜਿਹੜੇ ਯਮ ਆ ਉਹਨਾਂ ਕੋਲੋਂ ਬਚਾ ਹੋਏ

ਅੱਛਾ ਚਲ ਇਹ ਤਾ ਬਾਈ ਦੂਜ ਦੀ ਗੱਲ ਹੋਗੀ ਨਾ ਏਹੇ ਸਾਡੇ ਇੱਥੇ ਰਕਸ਼ਾ ਬੰਧਨ ਵੀ ਏਦਾ ਈ ਮਨਾਂਦੇ ਹੁੰਦੇ ਆ ਨਾ ਜਿਵੇ ਰੱਖੜੀ ਉਹ ਅੱਜ ਕੱਲ ਬਚੇ ਨੀ ਨਾ ਮਨਾਂਦੇ ਜਿਵੇ ਅਸੀਂ ਕਿ ਕਰਦੇ ਸੀ ਆਪਣੀ ਭੂਆ ਦੇ ਮੁੰਡਿਆਂ ਨੂੰ ਮਾਸੀ ਦੇ ਮੁੰਡਿਆਂ ਨੂੰ, ਤਾਈਂ ਦੇ ਮੁੰਡਿਆਂ ਨੂੰ ਸਾਰਿਆਂ ਦੇ ਰੱਖੜੀ ਬੰਨ ਦਿੰਦੇ ਸੀਗੇ ਲੇਕਿਨ ਅੱਜ ਕੱਲ ਰੱਖੜੀ ਸਿਰਫ ਓਹਨੂੰ ਬੰਨ ਦੇ ਹੈਗੇ ਜਿਹੜਾ ਸਕਾ ਭਰਾ ਹੈਗਾ

ਬਿਲਕੁਲ ਸਹੀ ਗੱਲ ਕਹੀ ਤੂੰ even ਕਿ ਮਤਲਬ ਕਿ ਐਸੇ ਐਸੇ ਲੋਕ ਦੇਖੇ ਆ ਕਿ ਜਿੰਨਾ ਆਪਣੇ ਨਾਲ ਮਤਲਬ ਹੈਗਾ ਆਪਣੇ relationstrong ਬਣਾਉਂਦੇ ਜਿਵੇ ਮੈਂ ਤੈਨੂੰ ਦੱਸਿਆ ਕੇ ਆਪਣੇ ਭਰਾ ਨੂੰ ਰੱਖੜੀ ਬੰਨਦੇ ਆ ਲੇਕਿਨ ਪਹਿਲਾ ਵਾਲੇ ਜ਼ਮਾਨੇ ਚ ਜਿਦਾ ਮੈਂ ਤੈਨੂੰ ਕਿਹਾ ਕਿ ਜਦੋ ਅਸੀਂ ਰੱਖੜੀ ਛੋਟੇ ਹੁੰਦੇ ਮੰਮਾ line ਵਿੱਚ ਸਾਰੇ ਭਰਾਵਾਂ ਨੂੰ ਭੂਆ ਦੇ ਬੱਚਿਆਂ ਨੂੰ, ਮਾਸੀ ਦੇ ਬੱਚਿਆਂ ਨੂੰ ਮਤਲਬ time ਬੜਾ ਯਾਦ ਆਂਦਾ ਕੇ ਇਹ time ਕਦੋ ਫੇਰ ਵਾਪਿਸ ਆਏਗਾ ਜਿਵੇ ਕਿ ਵੀ ਅਸੀਂ ਫੇਰ ਇਕੱਠੇ ਰਹਾਂਗੇ ਇੱਕ ਦੂਜੇ ਦੇ ਨਾਲ ਮਿਲਕੇ ਹੁਣ ਤਾ ਮਤਲਬ ਇੱਕ ਰੱਖੜੀ ਸੀਗਾ ਜੀਦੇ ਲਈ ਆਪਾ ਮਿਲਦੇ ਸੀਗੇ ਅੱਜ ਕੱਲ ਉਹ ਵੀ ਤਿਉਹਾਰ ਨਹੀਂ ਰਿਹਾ ਮੈਂ ਅੱਜ ਕੱਲ ਮਾਸੀ ਦੇ ਮੁੰਡਿਆਂ, ਭੂਆ ਦੇ ਮੁੰਡਿਆਂ ਨੂੰ ਮਿਲਦੀ ਵੀ ਮੀ ਹੈਗੀ ਜ਼ਿਆਦਾ

ਬਿਲਕੁਲ ਸਹੀ ਗੱਲ ਕਹੀ ਤੂੰ ਯਾਰ even ਕਿ ਨਾ ਚਲ ਹੁਣ ਰੱਖੜੀ ਦੀ ਗੱਲ ਚਲਦੀ ਪਈ ਆ ਕਿ ਤੂੰ ਕੋਈ ਹੋਰ ਤਿਉਹਾਰ ਵੀ ਦੇਖੇਗਾ ਨਾ ਅੱਜ ਕੱਲ ਹੈਨੀ ਲੋਕਾਂ ਨੂੰ craze ਤਿਉਹਾਰ ਮਨਾਉਣ ਦਾ

ਆ ਜਦੋ ਸੀਤਾ ਨੂੰ ਲੈਗੇ ਸੀ ਰਾਵਣ ਜੀ ਚੁੱਕ ਕੇ ਉਸ ਤੋਂ ਬਾਅਦ ਰਾਮ ਜੀ ਗਏ ਸੀਗੇ ਬਚਾਉਣ ਗਏ ਸੀਗੇ ਲਕਸ਼ਮਣ ਜੀ ਨੇ ਸ੍ਵਰੂਪਲਾਖਾ ਦਾ ਨੱਕ ਵੱਡਿਆਂ ਸੀਗਾ ਅੱਜ ਕੱਲ ਬੱਚਿਆਂ ਨੂੰ ਕੁਜ ਵੀ ਨੀ ਪਤਾ ਇਸ ਬਾਰੇ ਇਸ ਤਿਉਹਾਰ ਦਾ ਮਹੱਤਵ ਕੀ ਆ history ਕੀ ਹੈਗੀ

ਬਿਲਕੁਲ ਸਹੀ ਗੱਲ ਕਹੀ ਆ ਤੂੰ ਅੱਜ ਕੱਲ ਬੱਚੇ ਏਦਾਂ ਏ ਕਰਦੇ ਆ ਕਿ ਬੋਰਿੰਗ ਏ ਕਿਉਂਕ ਅੱਜ ਕੱਲ ਲੋਕ ਰਾਮਲੀਲਾ ਮਨਾਂਦੇ ਈ ਨੀ ਗੇ ਜਦੋ parents ਈ ਨੀ ਇਸ ਚੀਜ਼ ਨੂੰ initiate ਲੈਣ ਗੇ, ਬੱਚੇ ਕਿਦਾਂ ਜਾਣਗੇ ਤੂੰ ਖੁਦ ਸੋਚ ਨਾ ਕਿ ਹੁਣ ਜਦੋਂ ਅਸੀਂ ਦੁਸਹਿਰੇ ਦੀ ਗੱਲ ਕੀਤੀ ਤਾ ਅਸੀਂ ਵੱਡੇ ਜੇ playground ਚ ਜਾਂਦੇ ਸੀਗੇ ਰਾਵਣ ਨੂੰ ਜਲਾਂਦੇ ਸੀਗੇ ਅੱਜ ਕੱਲ ਉਹ ਚੀਜ਼ ਆਂਦੀ ਨੀ ਹੈਗੀ ਸਾਡੇ ਜਿਵੇ ਪਠਾਨਕੋਟ ਚ ਖੱਡੀ ਵਾਲੇ ਪੁੱਲ ਤੇ ਰਾਵਣ ਨੂੰ ਜਲਾਂਦੇ ਸੀਗੇ ਅੱਜ ਕੱਲ ਉੱਥੇ ਸੱਜੀ ਪੁੱਲ ਤੇ ਰਾਵਣ ਨੂੰ ਜਲਾਂਦੇ ਈ ਹੈਨੀ ਗੇ ਅੱਜ ਕੱਲ ਅੱਜ ਕੱਲ ਕਿਤੇ ਹੋਰ ਜਲਾਂਦੇ ਉਹ ਵੀ ਛੋਟਾ ਜਿਆ ਕਿਉਕਿ ਉਹਨਾਂ ਨੂੰ ਲੱਗਦਾ ਹੈ pollution ਹੋ ਜਾਂਦਾ ਆ pollution ਨਹੀਂ ਫੈਲਾਣਾ

ਕਿ ਜਦੋ ਅਸੀਂ ਛੋਟੇ ਹੁੰਦੇ ਸੀਗੇ even ਕਿ ਅਸੀਂ ਓਦਾਂ ਹੀ ਮਨਾਨੇ ਹੈਗੇ ਆ ਕਿ color ਨਾਲ ਖੇਲਣਾ even ਕਿ ਗੰਦੀ ਹੋਲੀ ਮਨਾ ਲੈਣੇ ਏਨੇ sincere ਹੋਗੇ senstive ਹੋਗੇ ਅਸੀਂ ਨੀ ਹੋਲੀ ਖੇਲ ਸਕਦੇ ਸਾਨੂੰ ਹੋਲੀ ਨਾਲ allergy ਆ ਜਿਵੇ ਕੁੜੀਆਂ ਦੇਖਿਆ ਅੱਜ ਕੱਲ ਜਿਵੇ ਕਰਦੀਆਂ ਨੇ over ਕਿ ਨਹੀਂ ਸਾਨੂੰ ਹੋਲੀ ਨਾਲ ਬੜੀ allergy ਆ ਅਸੀਂ colorsuses ਨਹੀਂ ਕਰ ਸਕਦੇ ਆਪਣੇ ਸ਼ਰੀਰ ਤੇ ਤੇ ਤੂੰ ਅੱਜ ਕੱਲ ਇਹ ਵੀ ਦੇਖ ਸਕਦਾ ਜਦੋ ਦਾ Covid ਹੋਇਆ ਸਾਰੇ ਤਿਉਹਾਰ ਹੈਗੇ ਆ ਲੋਕ ਨੇ ਘੱਟ ਮਨਾਣੇ ਸ਼ੁਰੂ ਕਰਤੇ ਬਿਲਕੁਲ ਬਿਲਕੁਲ

ਕਿ ਅੱਜ ਕੱਲ ਜਿਹੜੀ ਬੱਚੇ ਹੈਗੇ ਆ ਏਦਾਂ ਹੋਲੀ ਮਨਾਂਦੇ ਹੈਗੇ ਆ ਪਾਣੀ ਸਿਰਫ ਹਲਕਾ ਹਲਕਾ ਸੁੱਟ ਦਿੰਦੇ ਆ ਤੇ ਕਦੇ ਆਪਣੀ family ਨੂੰ ਨੀ involve ਕਰਦੇ ਹੈਗੇ ਜੇ involve ਕਰਦੇ ਵੀ ਹੈਗੇ ਆ ਤਾ ਆਪਣੇ ਦੋਸਤਾਂ ਨਾਲ ਨੀ ਖੇਲਣ ਦਿੰਦੇ ਕਹਿੰਦੇ ਆ ਕੱਲੇ ਖੇਲੋ ਮੈਂ ਕਹਿਣੀ ਆ ਕਿ ਜਿੰਨਾ ਜ਼ਿਆਦਾ ਬੱਚਾ ਬਾਹਰ ਜਾਏਗਾ ਨਾ ਜਿੰਨਾ ਜ਼ਿਆਦਾ ਬੱਚਾ ਇੱਕ ਦੂਜੇ ਵੱਲ ਦੇਖੇਗਾ ਉਹਨਾਂ ਜ਼ਿਆਦਾ ਸਿੱਖਣ ਨੂੰ ਮਿਲੇਗਾ ਏਦੇ ਪਿੱਛੇ ਸਬ ਤੋਂ ਵੱਡਾ reason ਪਤਾ ਕਿ ਚੱਲਦਾ ਆ neuclear family ਦੇਖ ਅੱਜ ਕੱਲ ਨੀ ਹੁੰਦਾ ਆ ਕਿ ਅੱਜ ਕੱਲ ਜਿਹੜੀ parents ਜੋ ਹੁੰਦਾ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਆ ਦਾਦਾ ਦਾਦੀ ਕੋਲੋਂ, ਤੇ ਬੱਚਿਆਂ ਨੇ ਜਿਹੜਾ ਸਿੱਖਦੇ ਆ history ਬਾਰੇ ਦਾਦਾ ਦਾਦੀ ਤੋਂ ਈ ਸਿੱਖਦੇ ਆ ਤੈਨੂੰ ਪਤਾ ਅਸੀ ਵੀ ਆਪਣੇ ਦਾਦਾ ਦਾਦੀ ਤੋਂ ਸਬ ਕੁਛ ਸਿੱਖੀ ਦਾ ਈ ਹੈਗਾ ਕਿ ਕਿਹੜਾ ਕਿਹੜਾ ਕੀ ਚੀਜ਼ ਆ ਕੀਦੀ ਕਿ history ਆ, ਤੇ ਤੂੰ ਖੁਦ ਸੋਚੇਗਾ ਅੱਜ ਕੱਲ neuclear family ਹੈਗੀ ਆ parents ਕੱਲੇ ਰਹਿੰਦੇ ਆ ਬੱਚਿਆਂ ਨੂੰ mobile phone ਦਿੱਤੇ ਆ ਤੇ ਬੱਚੇ mobile phone ਤੇ ਇਹ ਚੀਜ਼ search ਕਰਦੇ ਨੀ ਹੈਗੇ ਆ ਉਹ ਆਪਣਾ games ਖੇਲਦੇ ਰਹਿੰਦੇ ਆ ਸੀ ਯਾ ਤੇ online ਕੁਛ youtube ਚਲਾ ਲੈਂਦੇ ਯਾ ਆਪਣੇ cartoons ਵਗੈਰਾ ਚਲੋ ਉਹਨਾਂ ਨੂੰ ਕੀ ਪਤਾ ਚਲੋ ਉਹਨਾਂ ਨੂੰ history ਕਿਸੇ ਚੀਜ਼ ਦਾ ਕਿ ਪਤਾ ਚਲੇਗਾ ਕੋਈ ਤਿਉਹਾਰ ਦਾ ਉਹਨਾਂ ਨੂੰ ਕੁਛ ਵੀ ਨੀ ਪਤਾ ਹੈਗਾ ਜਦੋ ਤੱਕ ਉਹਨਾਂ ਦਾ ਵੱਡਾ ਬਜ਼ੁਰਗ ਉਹਨਾਂ ਨੂੰ ਕੁਛ ਨਹੀਂ ਦੱਸੇਗਾ

ਮਤਲਬ ਕਿ ਮੰਗਣ ਵਾਲੇ ਹੈਗੇ ਆ ਉਹਨਾਂ ਨਾਲ celebrate ਕਰ ਆਓ even ਨਾ ਕਿ ਮੈਂ ਤਿਉਹਾਰ ਦੀ ਗੱਲ ਕਰਦੀ ਆ ਜੇ ਆਪਣਾ ਕੋਈਂ ਬਡੇ ਵੀ ਹੁੰਦਾ ਤਾ ਮੈਂ ਆਪਣਾ ਬਡੇ ਵੀ ਏਦਾਂ celebrate ਕਰਦੀ ਆ ਕੇ ਬਾਹਰ ਚਲ ਜਾਣੀ ਆ ਮੈਂ ਕਹਿਣੀ ਆ ਦੋਸਤ ਹੁੰਦੇ ਆ ਉਹਨਾਂ ਨੇ ਖਾ ਪੀ ਕੇ ਵੀ ਫੇਰ ਗੱਲਾਂ ਕਰਨੀਆਂ ਹੁੰਦੀਆਂ ਕਿ ਜ਼ਮਾਨਾ ਏਦਾਂ ਦਾ ਹੋਇਆ ਕਿ ਕੋਈ mentality ਨਵੀ ਨੀ ਹੈਗੀ ਕੇ ਮੈਂ ਇਹ ਚਾਹੁਣੀ ਆ ਕਿ ਉਹਨਾਂ ਨਾਲ celebrate ਕਰੀਏ ਜਿਹੜੇ ਸਾਨੂ ਨਹੀਂ ਜਾਂਦੇ

ਬਿਲਕੁਲ ਸਹੀ ਗੱਲ ਆ ਜਿਵੇ ਹੁਣ ਤੂੰ ਕਿਹਾ ਕਿ ਲੰਗਰ ਵਗੈਰਾ ਦੀ, ਮਤਲਬ ਪਹਿਲਾ ਲੋਕ ਕੀ ਕਰਦੇ ਸੀ ਕੋਈ ਵੀ festival ਹੁੰਦਾ ਸੀ ਤਿਉਹਾਰ ਹੁੰਦਾ ਸੀ ਖਾਣ ਪੀਣ ਦੀਆ ਚੀਜ਼ ਲੰਗਰ ਵਗੈਰਾ ਲਗਾ ਦਿੰਦੇ ਸੀ ਤੇ ਅਸੀਂ ਬੜੀ ਖੁਸ਼ੀ ਨਾਲ ਜਾਣਾ ਕਿ ਚਲੋ ਜੀ ਜੀ ਲੰਗਰ ਲੱਗਾ ਆ ਕੋਈ ਵੀ ਨਵੀ ਨਵੀ dishes try ਕਰਦੇ ਆ ਖਾਣ ਨੂੰ ਜਿਵੇ ਦਲ ਰਾਜਮਾ ਚਾਵਲ, ਕੜੀ ਚਾਵਲ, ਸ਼ਬੀਲ ਗਰਮੀਆਂ ਚ ਸ਼ਬੀਲ ਲੱਗਦੀ ਹੁੰਦੀ ਸੀ

ਸ਼ਬੀਲ ਲੱਗੀ ਹੁੰਦੀ ਆ ਲੋਕ ਪੀਣ ਨੀ ਜਾਂਦੇ ਵਿਚਾਰਿਆ ਦਾ ਇਨ੍ਹਾਂ ਇਨ੍ਹਾਂ ਸਮਾਨ waste ਹੋ ਜਾਂਦਾ ਇਸ ਕਰਕੇ ਕਿਉਂਕਿ ਲੋਕਾਂ ਨੇ ਆਪਣੇ ਆਪ ਨੂੰ ਐਨਾ ਕੇ ਜ਼ਿਆਦਾ

ਤੇ ਓਦਾਂ ਹੀ ਏਨਾ ਨੇ ਤਿਓਹਾਰਾਂ ਦਾ ਬਣਾਤਾ ਆ ਕਿ ਕੱਲੇ ਕੱਲੇ celebrate ਕਰਨਾ ਜ਼ਿਆਦਾ ਹੋ ਗਿਆ ਦਾ, ਕਿ ਅਸੀਂ ਆਪਣੇ ਘਰ ਵਿਚ ਈ ਠੀਕ ਆ ਬਸ whatsapp ਤੇ instagram ਤੇ message ਭੇਜ ਦਿੰਦੇ ਆ ਯਾ family group ਚ message ਭੇਜ ਦਿੰਦੇ ਆ ਲੇਕਿਨ ਉਹ ਜਿਹੜੀ intetion ਜੋ ਹੁੰਦੀ ਆ ਉਹ ਨੀ ਨਾ ਪਤਾ ਲੱਗਦੀ ਜਦੋ ਤੱਕ ਆਪਣਾ ਮਿਲ ਕਿ ਤਿਉਹਾਰ ਨੂੰ ਨੀ ਮਨਾਵਾਂਗੇ ਤੇ ਮੈਨੂੰ ਤਾ ਇਹੀ ਲੱਗਦਾ ਕਿ whatsapp ਤੇ message ਭੇਜਣ ਨਾਲੋਂ ਚੰਗਾ ਤੁਸੀਂ ਇੱਕ ਛੁੱਟੀ ਦੋ ਛੁੱਟੀਆਂ ਮਿਲਦੀਆਂ ਤੁਸੀਂ ਆਪਣੀ family ਨਾਲ enjoy ਕਰੋ ਹੁਣ ਤੂੰ ਜਦ ਪਿੱਛੇ ਆਇਆ ਸੀ ਆਇਆ ਸੀਗਾ ਵੈਸਾਖੀ ਤੇ ਵੇਖ ਵੈਸਾਖੀ ਦੀ ਛੁੱਟੀ ਏਨੀ ਜ਼ਿਆਦਾ ਜ਼ਰੂਰੀ ਨਹੀਂ ਹੁੰਦੀ ਲੇਕਿਨ ਫੇਰ ਵੀ ਸਾਡੇ ਪੰਜਾਬ ਚ ਵੈਸਾਖੀ ਦੀ ਛੁੱਟੀ ਕੀਤੀ ਜਾਂਦੀ ਹੈ ਕਿਉਂਕਿ ਤੈਨੂੰ ਜਿਦਾ history ਦਾ ਸਬ ਨੂੰ ਪਤਾ ਈ ਹੇਗਾ ਆ ਕਿ ਇਕ ਰੀਤੂ ਆਂਦੀ ਆ ਬਸੰਤ ਰੀਤੂ

ਤੇ ਜੇ ਸਾਨੂ ਉਸ ਚੀਜ਼ ਦੀ ਛੁੱਟੀ ਮਿਲਦੀ ਜਾ ਕੇ ਤੇ ਘਰ ਬੈ ਜੀਏ ਅਸੀਂ ਜਾ ਕੇ ਵੈਸਾਖੀ ਦੇ ਮੇਲੇ ਘੁੰਮਣ ਜਾ ਸਕਦੇ ਆ ਨਾ ਬਿਲਕੁਲ ਸਹੀ ਗੱਲ ਕਹੀ ਆ ਤੁਸੀਂ ਜਿੱਦਾਂ ਆਪਾ ਗੱਲ ਕਰ ਰਹੇ ਆ ਮੇਲੇ ਦੀ ਦੇਖਣਾ ਅਸੀਂ ਲੋਕੀ ਕਿ ਕਰਦੇ ਆ ਅਸੀਂ ਆਪਣੀ ਛੁਟੀ ਕਿ ਕਰਦੇ ਆ ਕਿ ਚਲ ਯਾਰ ਸ਼ੁਕਰ ਆ ਛੁੱਟੀ ਮਿਲੀ ਆ ਤੇ ਕੰਮ ਤੋਂ ਅਸੀਂ ਮਜੇ ਨਾਲ ਘਰ ਬੈਠੀਏ rest ਕਰੀਏ ਤੇ ਅਸੀਂ ਉਹੀ ਛੁੱਟੀ ਜੇ ਬਾਹਰ ਘੁਮਾਂਗੇ ਮੇਲਿਆਂ ਚ ਘੁਮਾਂਗੇ ਕੋਈ ਵੀ ਜਿਹੜਾ ਤਿਉਹਾਰ ਹੈਗਾ ਓਹਨੂੰ ਮਨਾਵਾਂਗੇ ਛੁੱਟੀ ਜਿਹੜੀ ਵਸੂਲ ਜਾਏਗੀ ਮਤਲਬ ਬੇਫ਼ਾਲਤੁ ਚ ਨਹੀਂ ਜਾਏਗੀ ਅਸੀਂ ਸਗੋਂ ਉਸ ਛੁੱਟੀ ਦਾ ਪੂਰਾ ਪੂਰਾ ਆਨੰਦ ਲੈ ਕੇ ਸਕਦੇ ਆ ਇੱਕ ਤਰਹ ਨਾਲ refresh ਹੋ ਜਾਏਗਾ ਆਪਣਾ mind ਮਤਲਬ ਤੈਨੂੰ ਪਤਾ ਕੰਮ ਕਰ ਕਰ ਕੇ ਕਰ ਕਰ ਕੇ ਖੱਪ ਜਾਂਦਾ ਉਹੀ ਅਗਰ ਅਸੀਂ ਆਪਣਿਆ ਨਾਲ ਕੋਈ festival ਮਨਾਵਾਂਗੇ ਤੇ ਮਤਲਬ ਕਿੰਨਾ ਅੱਛਾ ਲੱਗੇਗਾ